ਹੁਣ ਅਗਲੀ ਗੱਲ ਸੁਣੋ ਕੀਨੀ interesting ਘਰੇ ਮੈ ਕਹਤਾ, ਓਹੀ ਗੱਲ ਹੈ ਜੀ ਮਹਿੰਗੀ ਹੁੰਦੀ ਆ MBA ਵੀ, ਘਰੇ ਡੰਡਾ ਵੀ ਦਿਤਾ ਹੋਯਾ MBA ਕਰਨੀ, ਘਰਦੇਆ ਨੇ ਡੈਡੀ ਨੇ ਕਿ ਕੀਤਾ ਜੀ fees ਭਰਤੀ ਬਣਾ ਕੇ ਲੈ ਆਏ, ਕਹਿੰਦੇ ਲੈ ਵੀ MBA ਤੇਰੀ ਕਰਾ ਦਿੰਦੇ ਆਪਾ, ਠੀਕ ਹੈ ਜੀ, ਚਾਰ semester ਹੁੰਦੇ ਨੇ ਤੇ ਨੋਇਡਾ ਆਣਾ ਸੀਗਾ ਮੈ, ਊ ਦਿਨ ਮੇਰੇ ਮੰਨ ਚ ਪਤਾ ਨੀ ਕਿ ਆਯਾ ਮੈਂ ਕਹ ਨਾ ਆਪਾ MBA ਵੀ ਨੀ ਕਰਨੀ, ਕਹਿੰਦੇ ਕਿਉਂ? ਮੈਂ ਕਹਿ ਦੇਖੋ ਜੀ ਹੋਇਆ ਕਿ ਹੁਣ ਮੰਮੀ ਬੈਠੇ ਸੀ, ਮੈਨੂੰ ਯਾਦ ਆ ਮੰਮੀ ਬੈਠੇ, ਡੈਡੀ ਬੈਠੇ, ਮੈਂ ਸੀਗਾ, sister ਸ਼ਾਇਦ ਬਾਹਰ ਸੀਗੇ, ਅ ਕਹਿੰਦੇ ਕਿਉਂ ਹੁਣ ਕਿ ਹੋ ਗਯਾ, ਮੈਂ ਵੇਖੋ ਮੈਂ ਚਾਰ ਮਹੀਨੇ ਤਿਆਰੀ ਕੀਤੀ, ਫੇਰ ਮੈਂ paper ਦੇਤੇ, ਹੁਣ ਮੈਂ ਦੋ ਸਾਲ ਫੇਰ ਪੜ੍ਹਾ ਫੇਰ ਨੌਕਰੀ ਕਰਾ ਮੈਂ ਕਹ ਨਾ - ਨਾ, ਹੁਣ ਆਪਾ ਕਰਾਂਗੇ ਮੈਂ ਕਹ ਸਿੱਧਾ ਸਰਕਾਰੀ ਨੌਕਰੀ, ਘਰ ਦੇ ਥੋੜੇ ਜੇ ਖੁਸ਼ ਵੀ ਸੀਗੇ ਕਿਉਕਿ ਭਾਰਤ ਹੈ ਜੀ, ਸਰਕਾਰੀ ਨੌਕਰੀ ਕੀਨੁ ਨੀ ਪਤਾ, ਘਰ ਦੇ ਕਹਿੰਦੇ ਵੀ ਬੱਚਾ ਆਪਣੇ ਆਪ ਤੋਂ ਕਹਿ ਰਿਹਾ, ਕਿ ਮੈਂ ਸਰਕਾਰੀ ਨੌਕਰੀ ਕਰਨੀ ਹੈ ਜੀ, ਆਪਾ ਫੇਰ ਚਲੇ ਚੰਡੀਗੜ੍ਹ ਕਹਿੰਦੇ ਆਪਾ ਕਰਾਂਗੇ ਜੀ SSCCGL ਦੀ ਤਿਆਰੀ ਸਿੱਧਾ ਹੀ ਤਗੜੇ ਪੇਪਰ ਨਾਲ ਆਪਾ ਫਸਾ ਲਿਆ ਮੈਂ ਕਹ ਚਲ ਹੁਣ ਤਾ ਇਹ ਚੱਕਣਾ ਆਪਾ ਤਾਂ ਚਮਤਕਾਰ ਕਿ ਹੋਇਆ ਜੀ ਮਤਲਬ ਵੇਖ ਰੇ ਹੋ ਤੁਸੀਂ ਕੁਛ ਚੱਜ ਦਾ ਹੋ ਨੀ ਰਿਹਾ ਮੇਰਾ IIT ਨਹੀਂ ਹੋਇ ਮੇਰੇ ਤੋਂ ਬਿਚਾਲੇ ਗੱਲ ਰਹਿ ਗੀ ਤਾ IIT ਜਦੋ ਨਹੀਂ ਹੋਇ ਤਾ ਮੈਂ ਆਪਣੇ father ਸਾਹਬ ਨਾਲ ਇਹ ਗੱਲ ਬਹੁਤ ਘੱਟ ਲੋਕ ਨੂੰ ਪਤਾ ਅਸੀਂ ਪਹੁਚੇ ਇੱਕ ਦਿਨ ਲਈ ਕੋਟਾ ਗਏ ਮੈਂ ਕਹ ਆਪਾ drop ਕਰ ਲੈਣੇ ਆ ਬਈ ਮੈਂ ਜਿੰਦਾ ਕਿਹਾ ਘਰ ਦੇ supportive ਸੀਗੇ drop ਕਰਨ ਪਹੋਨੱਚੇ ਓਥੇ ਜਾ ਕੇ ਫਿਰ ਹੋਇਆ ਕਿ ਕਿਸਮਤ ਕਹ ਲੋ ਕਿ ਕਹਿਲੋ IIT ਤੋਂ ਖਤਮ ਕਰਤਾ ਓਹਨਾ ਨੇ ਕਰਤਾ NIET ਅੱਜ ਜੇ ਤੁਸੀਂ ਕਰਦੇ ਹੋ ਨਾ ਤਾ NIET ਹੁੰਦਾ UG ਤੇ ਪੀਜੀ ਪਹਿਲਾ ਹੁੰਦਾ ਸੀ

ਮੰਮੀ result ਆ ਗਯਾ, ਮੰਮੀ ਡਰ ਜੇ ਗਏ, ਕਿ ਹੋਇਆ ਕਿ ਕਹ ਰਿਹਾ, ਮੈਂ ਕਹ ਜੀ ਹੋ ਗਿਆ, ਤਾ ਬੜੇ ਖੁਸ਼ ਹੋਏ, ਕਿ ਪੇਪਰ ਨਿਕਲ ਗਯਾ, ਏਹਨੇ ਪਹਿਲੀ ਵਾਰ ਆਪਣੇ ਆਪ ਕਹਿਆ ਕਿ ਸਰਕਾਰੀ ਪੇਪਰ ਦੀ ਤਿਆਰੀ ਕਰਣੀ, ਮੈਂ ਕਹ ਚਲੋ ਯਾਰ ਕੁਛ ਤਾ ਠੀਕ ਹੋਣ ਲਗਾ ਜਿੰਦਗੀ ਚ ਫੇਰ ਦੂਜਾ paper ਹੋਇਆ tier two ਹੁੰਦਾ ਓਹਦਾ ਚਲੋ ਠੀਕ ਹੋ ਰਿਹਾ ਤਿਆਰੀ ਬਹੁਤ ਗੱਡ ਕੇ ਤਿਆਰੀ ਕੀਤੀ ਹੋਇ ਮੇਹਨਤ ਕੀਤੀ ਹੋਇ ਫੇਰ ਕਿ ਸੀਗਾ ਫੇਰ ਵਾਪਸ ਓਹੀ ਚੱਕਰ ਮੇਰੀ IIT ਨੀ ਹੋਇ drop ਨੀ ਕਰ ਸਕਿਆ B Tech ਨੀ ਹੋਇ paper leak ਹੋ ਰਿਹਾ ਪਹਿਲੀ ਵਾਰ online ਹੋਇਆ ਸੀਗਾ paper ਤੇ ਕੁਛ miss ਜਿਹੜੀ adjustment ਹੋਇ ਓਹਨਾ ਤੋਂ ਜਿਹੜੀ arrangement ਨੀ ਹੋਇ, paper ਹੋ ਗਿਆ leak, ਮੈਂ ਕਹ ਲਓ, ਚੰਡੀਗੜ੍ਹ ਸੀਗਾ ਉਸ ਟੀਮ ਭੀ ਮੈਂ, ਘਰੇ ਦਸਿਆ ਮੈਂ ਕਹ ਆਏ ਕਰਕੇ ਜੀ paper leak ਹੋ ਗਿਆ ਮੇਰਾ ਕਹਿੰਦੇ ਚਲ ਕੋਈ ਨਾ ਅਗੇ ਤਿਆਰੀ ਕਰੀਏ, ਚਲੋ ਕੋਈ ਗੱਲ ਨੀ, ਹੁਣ ਓ ਤੋਂ ਬਾਅਦ ਮੈਂ ਘਰੇ ਆ ਗਯਾ, ਦੋ ਸਾਲ ਮੈਂ ਘਰ ਸੀਗਾ, ਇਹਨਾਂ ਦੋ ਸਾਲ ਮੈਨੂੰ ਪਤਾ ਕਾਫੀ ਸਾਰੇ paper ਦਿਤੇ ਮੈਂ ਬੈਂਕ ਦੇ paper ਹੋ ਗੇ ਮੈਂ insurance ਆਲੇ paperਹੋਂਗੇ RBI ਜਿਹੜੇ ਹੋਗੇ paper ਬੈਂਕ ਆਲੇ ਹੀ ਹੋਗੇ railways ਆਲਾ paper ਹੋ ਗਿਆ ਊ ਦਿਤੇ state government ਦੇ paper ਬਾਲੇ ਦਿੱਤੇ

ਲੇਕਿਨ ਅੰਦਰੋਂ ਤਾ ਸਾਨੂ ਪਤਾ ਹੀ ਹੁੰਦਾ ਨਾ ਕਿ ਆਪ ਕਿ ਕਰਕੇ ਆਏ ਆ, ਲੇਕਿਨ ਫੇਰ ਵੀ ਅੰਦਰ ਛੋਟੀ ਜੀ ਇਕ ਚੀਜ ਹੁੰਦੀ ਸੀਗੀ, ਕਯਾ ਪਤਾ, ਕਾਸ਼, paper ਨਿਕਲ ਹੀ ਜਾਵੇ, ਇਸੇ ਵਿਚਕਾਰ ਦਿੱਤੋ ਮੈਂ ਸਬ inspector ਦਾ paper ਤੇ ਪੇਪਰ ਹੋ ਗਯਾ ਮੇਰਾ ਪਾਸ ਇਹਦੀ ਵੀ ਵੱਖਰੀ story ਆ, ਮੈਂ ਸਬ inspector ਚ ਕਿਉਂ ਨੀ ਗਯਾ, ਓਹਨੂੰ ਵੀ ਦਸੁਗਾ ਥੋਨੂੰ, ਇਸ time ਜਦੋ ਮੈਂ ਦੋ ਸਾਲ ਤਕ ਘਰੇ ਸੀਗਾ, paper ਦਿਤੇ, ਘਰੇ ਬੈਠਾ ਹੋਇਆ ਮੇ, father ਸਾਬ ਪੁੱਛ ਰੇ ਹਾਂ ਭੀ result ਆਯਾ ਕਿ ਨਹੀਂ, ਮੈਂ ਕਹ ਜੀ ਆਯਾ ਨੀ ਹਲੇ

paper ਪਾਯਾ ਸੀ ਕਯਾ ਬਣਿਆ, ਮੈਂ ਕਹ ਜੀ result ਨੀ ਆਯਾ, ਕਯੀ ਵਾਰ ਤਾ ਸਚਿਯੋ ਨੀ ਆਂਦਾ ਸੀ result, ਕਿ ਫਾਇਦਾ ਜਦੋ ਆ ਵੀ ਗਯਾ result ਓਥੇ ਕੇਹੜਾ ਮੇਰਾ ਪਾਸ ਹੋਣਾ, ਫੇਰ ਦੋ ਸਾਲ ਘਰੇ ਸੀ ਵਿਆਹ ਸ਼ਾਦੀਆਂ ਬਹੁਤ ਹੋ ਰਹੀਆਂ ਨੇ, ਪਤਾ ਨੀ ਮੈਨੂੰ ਕਿ ਹੋਇਆ ਐਸਾ, ਚੱਕਰ ਕਿ ਪੀਯਾ ਹੁਣ ਮੈਂ ਘਰੇ ਬੈਠਾ ਮੇਰੇ ਕੋਲ ਕਮ ਨੀ ਤੇ ਇਸੇ time ਵਿਆਹ ਸ਼ਾਦੀਆਂ ਨੇ ਆਣਾ ਸਾਰੀਆਂ ਨੇ father ਸਾਬ ਕਮ ਤੇ ਜਾਂਦੇ ਹੁੰਦੇ ਸੀਗੇ, ਤੇ ਮਈ ਜਾਂਦਾ ਸੀ ਮਮ੍ਮੀ ਨਾਲ, ਤੇ ਓਦਰ ਫੇਰ ਵਿਆਹ ਸ਼ਾਦੀਆਂ ਤੇ ਸਾਰਿਆਂ ਨੇ ਹਾਂ ਵੀ ਗਗਨ ਕਿ ਕਰਦਾ? ਜੀ ਤਿਆਰੀ ਕਰਦਾ, ਅੱਛਾ ਲੱਗੀ ਨੀ ਹਜੇ, ਮੈਂ ਕਹ ਨਹੀਂ, ਕਯਾ ਬਾਤ, ਕੁਛ ਨੀ ਜੀ ਤਿਆਰੀ ਕਰਿ ਜਾਂਦੇ ਆ, ਹੁਣ ਮੈ ਦਸ ਨੀ ਸਕਦਾ ਨਾ ਕਿ ਯਰ ਮੈਂ ਤਾ paper ਦਿੱਤਾ ਸੀ, ਤਿਆਰੀ ਨਾਲ ਦਿਤਾ ਸੀ paper ਹੋ ਗਿਆ leak ਇਹ ਤਾ ਬਹਾਨਾ ਹੀ ਹੋਜੂ ਗਾ ਬਹਾਨਾ ਹੀ ਹੋਜੂ ਗਾ ਨਾ ਇਕ ਤਰਾਂ ਦਾ ਹੋਰ paper ਵੀ ਤਾ ਦਿਤੇ ਮੈਂ ਲੇਕਿਨ ਮੇਰੇ ਮੰਨ ਚ ਓਹੀ ਸੀ ਕਿ ਮੈ ਕਰਨਾ SSC ਦਾ paper ਆ ਮੈਂ ਕਹ ਕੋਈ ਚੱਕਰ ਨੀ ਗੁਆਂਢੀ ਸਵਾਦ ਲੈਣ ਆਲੇ ਹੁੰਦੇ ਨੇ ਮਿਲੇ ਸੀ ਕੀਤੇ ਪਾਠ ਸੀਗਾ ਹਾਂ, ਬਈ ਕਿ ਕਰਦਾ? ਅੱਜ ਕਲ, ਮੈਂ ਕਹ ਜੀ ਤਿਆਰੀ ਕਰ ਰਿਹਾ, ਤਿੰਨ ਸਾਲ ਹੋਗੇ ਕਹਿੰਦਾ graduation ਕੀਤੇ ਨੂੰ ਨੌਕਰੀ ਨੀ ਲਗੀ ਹਲੇ ਤਕ ਮੈਂ ਖ ਜੀ, ਓਹਨਾ ਨੂੰ ਦਸਿਆ ਮੈਂ, ਉਹ ਥੋੜਾ ਪਦਾ ਲਿਖਿਆ ਬੰਦਾ ਸੀਗਾ, ਮੇ ਕਹ ਸਮਝੂਗਾ, ਮੈਂ ਕਹ ਜੀ paper ਦਿਤਾ ਸੀ, ਆਏ ਕਰਕੇ leak ਹੋ ਗਯਾ ਊ ਤਾ ਹੁੰਦਾ ਹੀ ਰਹਿੰਦਾ, paper ਠੀਕ ਹੋਇਆ ਸੀ ਵਾਸੇ? ਮੈਂ ਕਹ ਹਾਂਜੀ paper ਤਾ ਠੀਕ ਹੋਇਆ ਸੀ, but ਹੁੰਦਾ ਨਾ ਉਹ, ਸ਼ਕਲ ਦੇ ਉਤੇ ਹਾਸੀ ਦੇ ਨਾਲ, ਕਹਿੰਦਾ ਚਲੋ ਕੋਈ ਗੱਲ ਨੀ ਘਰ ਦੇਇ ਨੇ ਕਿਹਾ ਵੀ ਆਓ ਆਪਾ UPSC ਦੀ ਤਿਆਰੀ ਕਰ ਲੈਣੇ ਆ ਬਲਕਿ ਮੈਂ ਹੀ ਕਿਹਾ UPSC ਦੀ ਤਿਆਰੀ ਕਰਨਾ ਓਹਨਾ ਨੇ ਮੇਰਾ ਸਾਥ ਦਿਤਾ ਇਹ ਗੱਲ ਆ ਨੌ ਹਜਾਰ ਉਨੀ ਦੀ ਚਾਰ ਮਹੀਨੇ ਤਿਆਰੀ ਕੀਤੀ ਉਤੋਂ ਬਾਅਦ

ਮੈਂ ਆਣਾ ਫਟਾ - ਫਹਟ, ਘੰਟਾ ਸੋਣਾ ਤੇ ਉਤੋਂ ਬਾਅਦ library ਚਾਰ ਸਾਡੇ ਚਾਰ ਤੋਂ ਲੈ ਕ ਰਾਤੀ ਅੱਠ ਦੱਸ ਵਜੇ ਤਕ ਇਹ ਮੇਰੀ ਉਹ ਸੀਗੀ ਦਿਨਚਾਰ੍ਯ, lockdown ਲੱਗ ਗਯਾ ਜੀ ਖਤਮ coaching ਤੇ

ਹੁਣ ਸਿਧਿ ਜੀ ਗੱਲ ਆ ਓਥੋਂ ਮੈਂ ਆਯਾ ਮੈਨੂੰ ਥੋੜੀ ਪਤਾ ਕਿੰਨਾ ਚਿਰ ਲੱਗਣਾ father ਸਾਬ ਕਹਿੰਦੇ ਯਰ ਕਮਰਾ ਛੱਡ ਦੇ ਮੈਂ ਕਹ ਯਰ ਮੈਨੂੰ ਕਿ ਪਤਾ ਕਿ ਪਤਾ ਅਗਲੇ ਮਹੀਨੇ ਹਟ ਜਾਵੇ Lockdown ਊ lockdown ਹੀ ਨੀ ਹਟੀਐ ਤਿੰਨ ਚਾਰ ਮਹੀਨੇ ਬਾਅਦ ਆਪਾ ਸਮਾਨ ਵੀ ਮਗਾ ਲਿਆ ਲਓ, ਦਿੱਲੀ ਤੋਂ ਆਪਾ ਸਮਾਨ ਵੀ ਮੰਗਾ ਲਿਆ, ਸਿਧਿ ਜੀ ਗੱਲ ਆ ਯਰ ਜੇ ਇਕ middle class ਤੋਂ ਤੁਸੀਂ belong ਕਰਦੇ ਹੋ, ਦਿੱਲੀ ਚ ਰਹਿ ਕ ਤੁਸੀਂ ਅੱਠ ਦਸ ਹਜਾਰ ਰੁਪੈ ਵਾਸੇ ਹੀ ਬਸ ਕਮਰੇ ਦੇ ਭਾਰੀ ਜਾਰੇ ਹੋ, ਭਰ ਰੇ ਹੋ ਬਸ ਕੋਈ ਨੀ ਰਹਿ ਰਿਹਾ ਓਥੇ

paper ਦੇ ਰਿਹਾ paper leak ਹੋ ਰਿਹਾ paper ਨੀ ਹੋਰੇ MBA ਕਰਨੀ ਸੀ MBA ਨੀ ਹੋਇ IIT ਕਰਨੀ ਸੀ IIT ਨੀ ਹੋਇ ਹੁਣ ਮੈਂ ਆਂਦਾ ਸਬ INSPECTOR ਦੀ ਗੱਲ ਤੇ, ਹੁਣ ਓਹਦਾ PAPER ਸੀਗਾ ਜੀ ਤਾ PAPER PASS ਕਰਨਾ ਹੁੰਦਾ, ਸਬ ਤੋਂ ਵਡੀ ਹਾੜ, ਉਤੋਂ ਬਾਅਦ ਹੁੰਦਾ PHYSICAL, ਸੋਲਾਂ ਸੋ ਮੀਟਰ ਕਰਨਾ ਹੁੰਦਾ ਛੇ ਸਤ ਮਿੰਟਾ ਚ ਮੇਰੀ ਸੁਖ ਨਾਲ speed ਏਨੀ ਵਧੀਆ ਬਣ ਗੀ ਸੀਗੀ, ਮੈਂ ਸੋਲਾਂ ਸੋ ਮੀਟਰ ਸਾਡੇ ਪੰਜ ਮਿੰਟ ਪੰਜ ਮਿੰਟ ਚ ਕਰ ਲੈਂਦਾ ਸੀਗਾ, ਮੈਂ ਜੀ video ਵੇਖ ਰਿਹਾ ਤੁਸੀਂ ਵੀ ਵੇਖੀ ਹੋਣੀ ਵੀਡੀਓ ਕਦੇ ਨਾ ਕਦੇ video ਵੇਖ ਰਿਹਾ ਕਿ ਯਰ ਕਿਵੇਂ ਆਪਣੀ ਸਪੀਡ ਵਧਾਓ, ਕਹਿੰਦੇ ਬੂਟ ਲੈਣੇ ਨੇ ਤੁਸੀਂ ਕਿ ਜੀ diet ਰੱਖਣੀ ਆ ਤੁਸੀਂ ਕਿ ਖਾਣਾ ਕਿ ਪੀਣਾ ਬਹੁਤ ਵਧਿਆ ਸਵੇਰੇ ਸਾਡੇ ਪੰਜ ਵਜੇ ਇਹ ਚੀਜ ਜਦੋ ਮੈਂ UPSC ਦੀ ਤਿਆਰੀ ਕਰ ਰਿਹਾ ਸੀਗਾ ਦਿੱਲੀ ਇਥੇ ਵੀ continue ਰੱਖੀ ਸੀਗੀ ਮੈਂ ਕਿਉਕਿ ਉਸੇ time physical ਹੋਣਾ ਸੀਗਾ ਮੇਰਾ, ਦੋ ਹਜਾਰ ਉਨੀ ਚ ਨੋਵਮ੍ਬਰ ਚ physical ਹੋਣਾ ਸੀਗਾ ਮੇਰਾ ਅਚਾਨਕ ਕਿ ਹੋਇਆ ਮੇਰੀ ਚ pain ਹੋਣ ਲੱਗ ਗਈ, ਇਕ ਦਿਨ ਸੁਤਾ ਉਠਾ ਮੈਂ, ਕਿ ਪਤਾ ਮੈਂ ਜ਼ਿਆਦਾ ਭੱਜਣ ਲੱਗ ਗਯਾ, ਮੈਟਲਾਂ ਜ਼ਿਆਦਾ, ਹੁੰਦਾ ਨਾ ਕਯੀ ਵਾਰ ਯਾਰ gym ਤੁਸੀਂ ਜੇ ਜਾਰੇ ਊ, ਜ਼ਿਆਦਾ wait ਚੱਕ ਲਿਆ ਹੋ ਗਯਾ ਕੋਈ ਨੀ ਇਕ ਦਿਨ ਦਾ ਆਪ rest ਦੇ ਦਿੰਦੇ ਆ ਇਕ ਗੋਲੀ ਹੁੰਦੇ ਆ MR ਕਰਕੇ ਹੁੰਦੀ muscle relief ਕਰਕੇ ਖਾਲੀ ਮੈਂ ਖ ਚਲੋ ਅਗਲੇ ਦਿਨ ਫਰ ਸਵੇਰੇ ਸਕਦੇ ਪੰਜ ਉਠਿਆ ਆਪਾ, ਮੈਂ ਕਹ ਲੋ ਜੀ ਇਕ ਦਿਨ, ਦੋ ਦਿਨ, ਤੀ ਨ ਦਿਨ, ਚਾਰ ਦਿਨ, ਹਫਤਾ ਰੇਹ ਗਯਾ trial ਨੂੰ ਹੁਣ ਕਿਥੇ, ਲੱਤ ਨੀ ਠੀਕ ਫੇਰ ਮੇ ਕਹ ਹੁਣ ਘਰੇ ਕਿ ਦਸ ਮੈਂ, ਮੈਂ ਘਰੇ phone ਕੀਤਾ ਮੈਂ ਮੰਮੀ ਨੇ ਉੱਠ ਕੀਤਾ, ਮੰਮੀ ਨਾਲ ਹੁੰਦੀ ਸੀ ਜਦ ਗੱਲ ਮੇਰੀ ਮੈਂ ਕਹ ਜੀ ਐ ਕਰਕੇ ਵੀ ਲੱਤ ਚ ਸੱਟ ਲੱਗ ਗਈ, ਕਹਿੰਦੇ ਕਿ ਕੀਤਾ ਡਿੱਗ ਗਯਾ ਕੀਤੇ, ਮੈਂ ਕਹਿ ਨਹੀਂ ਜੀ ਵਾਸੇ ਹੀ ਆ ਅੰਦਰੂਨੀ ਸੱਟ ਹੈ, ਹੁਣ ਮਈ ਓਹਨਾ ਨੂੰ ਕਿ ਦਸਾ ਕਿ hamster injury ਕਿ ਹੁੰਦੀ ਐ, ਪਹਿਲਾ ਮੈਨੂੰ ਸਮਝਣਾ ਪੈਣਾ ਬੀ ਕਿ ਹੁੰਦੀ ਆ ਤੇ ਖਿੱਚ ਕਿਦਾਂ ਗਈ ਕਿਉਕਿ ਮੈਨੂੰ ਵੀ ਨੀ ਪਤਾ ਖਿੱਚ ਕਿਦਾਂ ਗਈ ਜ਼ਿੰਦਗੀ ਪੂਰੀ ਐ ਹੀ ਚਲੀ ਆ ਕਦੇ ਉਤੇ ਚਲੀ ਫੇਰ ਥੱਲੇ ਫੇਰ ਚਲੀ ਫੇਰ ਥੱਲੇ ਕਦੇ ਹੋਇਆ ਕਿ ਹਾਂ ਮੇਰਾ ਹੁਣ MBA ਦਾ paper ਨਿਕਲ ਗਯਾ ਹੁਣ ਮਈ ਜਾਊਂਗਾ ਮੈਂ ਆਪਣੇ ਆਪ ਹੀ ਕਰਤਾ ਮਈ ਨਾਂਹ ਲੇਕਿਨ ਮਈ MBA ਤੋਂ ਫੇਰ ਏਧਰ ਆ ਗਯਾ ਮੈਂ ਤਿਆਰੀ ਕਰਨੀ ਸ਼ੁਰੂ ਕੀਤੀ ਸਤਿ ਸ੍ਰੀ ਅਕਾਲ ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਾ ਹਾਂ ਮੇਰੀ ਨੀਂਦ ਹਾਲੇ ਅਧਵਾਟਾ ਹੀ ਸੀ ਕਿ ਗਲੀ ਵਿੱਚ ਕਿਸੇ ਕੁਲਫ਼ੀ ਵਾਲੇ ਹੋਕਾ ਦਿੱਤਾ, ਠੰਢੀ-ਠਾਰ ਕੁਲਫ਼ੀ ਜ਼ਮੇਦਾਰ ਕੁਲਫ਼ੀ ਮੈਂ ਜਾਗ ਪਿਆ, ਕਾਕਾ ਮੇਰੇ ਆਗੇ ਰਬੜ ਦੀ ਪਾਟੀ ਬਤਕ ਨਾਲ ਖੇਡ ਰਿਹਾ ਸੀ, ਦੂਸਰੀ ਅਵਾਜ਼ ਤੇ ਉਸ ਦੇ ਕੰਨ ਖੜ੍ਹੇ ਹੋ ਗਏ, ਬਤਕ ਨੂੰ ਸੁੱਟ ਕੇ ਉਹ ਖੜ੍ਹਾ ਹੋਇਆ, ਬੂਹਾ ਅੱਗੇ ਜਾ ਕੇ ਉਹ ਖੜ੍ਹਾ ਹੋ ਕੇ ਬਾਹਰ ਦੇਖਣ ਲੱਗ ਪਿਆ, ਮੈਂ ਸੋਚਿਆ, ਹੁਣ ਮੈਨੂੰ ਜਗਾਉਣ ਆਵੇਗਾ ਪਰ ਉਹ ਉੱਥੇ ਹੀ ਖੜੋਤਾ ਰਿਹਾ। ਫੇਰ ਉਹ ਬਾਹਰ ਤੁਰ ਗਿਆ, ਮੈਂ ਛੋਪਲ਼ੀ-ਛੋਪਲੀ ਉੱਠ ਕੇ ਬੂਹੇ ਓਹਲੇ ਆ ਖਲੋਤਾ। ਕੁਲਫ਼ੀ ਵਾਲਾ ਸਾਹਮਣੇ ਸ਼ਾਹ ਜੀ ਦੇ ਲੜਕੇ ਨੂੰ ਕੁਲਫ਼ੀ ਕੱਢ ਕੇ ਦੇਣ ਦੇ ਆਹਰ ਵਿੱਚ ਸੀ। ਇਹ ਮੁੰਡਾ ਗਲੀ ਦਾ ਬੁਲੀ ਸੀ ਤੇ ਆਪਣੇ ਤੋਂ ਛੋਟਿਆਂ ਮੁੰਡਿਆਂ ਨੂੰ ਸਦਾ ਕੁੱਟਿਆ ਕਰਦਾ ਸੀ ਇਹ ਕੋਈ ਅੱਠਾਂ ਕੁ ਸਾਲਾਂ ਦਾ ਸੀ, ਤੇ ਸਾਡੇ ਕਾਕੇ ਤੋਂ ਤਿੰਨ ਕੁ ਸਾਲ ਵੱਡਾ ਸੀ ਕਾਕਾ ਸਿਪਾਹੀਆਂ ਵਾਂਗ ਲੱਤਾਂ ਚੌੜੀਆਂ ਕਰਕੇ ਲੱਕ ਪਿੱਛੇ ਹੱਥ ਜੋੜੀ ਖੜਾ ਸੀ। ਕੁਲਫ਼ੀ ਵੱਲ ਉਹ ਗਹੁ ਨਾਲ ਦੇਖ ਰਿਹਾ ਸੀ ਪਰ ਉਸ ਕੁਲਫ਼ੀ ਵਾਲੇ ਭਾਈ ਕੋਲੋਂ ਕੁਲਫ਼ੀ ਨਹੀਂ ਸੀ ਮੰਗੀ, ਜਿਉਂ ਹੀ ਕੁਲਫ਼ੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ ਤੇ ਕੁਲਫ਼ੀ ਦੀ ਪਲੇਟ ਰੱਖੀ ਕਾਕਾ ਧੁੱਸ ਦੇ ਕੇ ਉਸ ਨੂੰ ਪੈ ਗਿਆ। ਔਹ ਗਿਆ ਪਲੇਟ, ਔਹ ਗਈ ਕੁਲਫ਼ੀ, ਫ਼ਲੂਦਾ ਤੇ ਚਮਚੇ ਤੇ ਮੇਰੀ ਵਿੱਚ ਡਿੱਗ ਸ਼ਾਹਾਂ ਦਾ ਮੁੰਡਾ ਕਿਸੇ ਜੇਤੂ ਵਾਂਗ ਕਾਕਾ ਉਸ ਦੇ

ਜਿਉਂ ਹੀ ਉੱਠਿਆ, ਤੇ ਕਾਕਾ ਐਸੀ ਡੁਗ ਮਾਰੀ ਕਿ ਉਹ ਫਿਰ ਮੋਰ ਗਿਰ ਗਿਆ ਸੀ ਕੁਲਫ਼ੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਉੱਠਾ ਦਿੱਤਾ। ਸ਼ਾਹਣੀ ਜੋ ਕਿਸੇ ਦਾ ਕੋਈ ਉਲਾਂਭਾ ਨਹੀਂ ਸੀ ਸੁਣਦੀ, ਅੱਜ ਸਾਡੇ ਉਲਾਂਭਾ ਦੇਣ ਆਈ ਸੀ ਕਾਕੇ ਦਾ ਸਰੀਰ ਭਖ ਰਿਹਾ ਸੀ, ਸ੍ਰੀਮਤੀ ਨੇ ਕਿਹਾ, ਆ ਖਸਮਾਂ ਖਾਣਿਆ ਤੂੰ ਲੱਗੇ ਹੁਣੇ ਉਲਾਂਭੇ ਲਿਆਉਣ, ਤੇ ਮਾਰਨ ਲਈ ਚਪੇੜ ਉਘਾਰੀ ਮੈਂ ਕਿਹਾ, ਕੁਝ ਵੰਡ ਸ਼ੁਦੈਣੇ ਕਾਇਰ ਪਿਉ ਦੇ ਘਰ ਬਹਾਦਰ ਮੁੰਡਾ ਜੰਮਿਆ ਹੈ, ਅੱਜ ਭੋਗ ਪੈ ਗਿਆ ਸੀ ਰਸਮ ਅਨੁਸਾਰ ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬਨ੍ਹਾ ਗਏ ਸਨ ਸਾਰਾ ਪਰਿਵਾਰ ਹਨੇਰੀ ਰਾਤ ਵਿੱਚ ਬਾਹਰ ਆਪੋ ਆਪਣੀਆਂ ਮੰਜੀਆਂ ਤੇ ਲੇਟਿਆ ਹੋਇਆ ਸੀ, ਇੱਕ ਚੁੱਪ ਹਨੇਰੇ ਵਾਤਾਵਰਨ ਵਿੱਚ ਤਣੀ ਹੋਈ ਸੀ। ਉਹ ਜੋ ਜਾ ਚੁੱਕਾ ਸੀ, ਅਜੇ ਵੀ ਮੁਸਕਰਾਉਂਦਾ, ਹੱਸਦਾ ਗੁੱਸਾ ਆਉਂਦਾ, ਰੋਂਦਾ, ਮੱਝਾਂ ਚੋਂਦਾ, ਪੱਠੇ ਕੁਤਰਦਾ, ਡੰਗਰ ਖੋਲ੍ਹਦਾ-ਬੰਨ੍ਹਦਾ, ਉਹਨਾਂ ਨੂੰ ਪਾਣੀ ਪਿਆਉਂਦਾ, ਹਲ ਵਾਹੁੰਦਾ ਜੀਆਂ ਨੂੰ ਵਰਚਾਉਂਦਾ, ਮਾਰਦਾ-ਕੁੱਟਦਾ, ਵੱਖ-ਵੱਖ ਰੂਪਾਂ ਵਿੱਚ ਸਾਰੇ ਜੀਆਂ ਦੇ ਮਨ ਅੰਦਰ ਚੱਲਦੀ ਫ਼ਿਲਮ ਵਾਂਗ ਚਿਹਰੇ ਬਦਲ ਰਿਹਾ ਸੀ, ਉਹ ਚੁੱਪ ਬੁੱਲ੍ਹਾਂ ਨਾਲ, ਉਸ ਨਾਲ ਕੀਤੀਆਂ ਗੱਲਾਂ ਦੁਹਰਾ ਰਹੇ ਸਨ, ਉਹਨਾਂ ਨੂੰ ਲੱਗਿਆ ਸੀ ਜਿਵੇਂ ਉਹ ਗਿਆ ਨਹੀਂ, ਉਹਨਾਂ ਦੇ ਅੰਗ-ਸੰਗ ਹੀ ਸੀ ਇਸ ਘਰ ਵਿੱਚ ਉਹਨਾਂ ਦੇ ਕੋਲ ਹੀ ਪਰ੍ਹੇ ਡੰਗਰਾਂ ਕੋਲ ਸੁੱਤਾ ਹੋਇਆ, ਸ਼ਰਾਬ ਵਿੱਚ ਗੁੱਟ ਅਮਰੀਕ, ਜੋ ਸਰਕਾਰੀ ਮੁਲਾਜ਼ਮ ਸੀ ਲੇਟਿਆ ਹੋਇਆ ਪਿਛਲੇ ਦਿਨਾਂ ਬਾਰੇ ਸੋਚ ਰਿਹਾ ਸੀ, ਜਿਹੜੇ ਦਿਨ ਉਸ ਦੇ ਪਿਤਾ ਕਰਤਾਰ ਸਿੰਘ ਦੀ ਮੌਤ ਤੋਂ ਪਿੱਛੋਂ ਇੱਕ ਕਾਲੇ ਪਰਛਾਵੇਂ ਵਾਂਗ ਉਸ ਦੇ ਨਾਲ-ਨਾਲ ਤੁਰੇ ਸਨ ਇਹਨਾਂ ਦਿਨਾਂ ਵਿੱਚ ਉਹ ਆਪਣੀ ਉਮਰ ਨਾਲੋਂ ਆਪਣੇ ਆਪ ਨੂੰ ਵੱਡਾ ਮਹਿਸੂਸ ਕਰ ਕਰਨ ਲੱਗ ਪਿਆ ਸੀ ਜਿਵੇਂ ਕੂਲੇ ਵਹਿਕੜੇ ਨੂੰ ਹਲੀਂ ਜੋਅ ਦਿੱਤੀ ਹੋਵੇ, ਉਸ ਨੂੰ ਤਾਂ ਅਜੇ ਇਸ ਦਾ ਚਿੱਤ-ਚੇਤ ਵੀ ਨਹੀਂ ਸੀ, ਉਸ ਨੂੰ ਤਾਂ ਛੋਟਾ ਮਹਿੰਦਰ ਲੈਣ ਗਿਆ ਸੀ ਤੇ ਉਸ ਤੋਂ ਹੀ ਪਤਾ ਲੱਗਿਆ ਸੀ ਕਿ

ਡੰਗਰਾਂ ਕੋਲ ਸੁੱਤੇ ਨੂੰ ਅਮਰੀਕ ਦੀ ਮਾਂ ਜਾਗੀਰ ਕੌਰ ਜਗਾਉਣ ਗਈ ਤਾਂ ਉਹ ਬੇਹੋਸ਼ ਪਿਆ ਸੀ, ਸਾਹ ਕਰਕੇ ਆ ਰਹੇ ਸੀ, ਉਸੇ ਵੇਲੇ ਪਿੰਡ ਦੇ doctor ਨੂੰ ਸੱਦਿਆ ਗਿਆ ਤੇ ਉਸ ਨੇ ਜੁਆਬ ਦੇਣ ਤੇ ਟੈੱਕਸੀ ਕਰਕੇ ਉਸ ਨੂੰ ਸ਼ਹਿਰ ਹਸਪਤਾਲ ਲੈ ਆਉਂਦਾ ਸੀ ਤੇ ਦੂਜੇ ਦਿਨ ਮਹਿੰਦਰ, ਅਮਰੀਕ ਦੀ ਮਾਂ ਤੇ ਅਮਰੀਕ ਤਿੰਨੇ ਕਰਤਾਰ ਸਿੰਘ ਦੀ ਲਾਸ਼ ਸ਼ਾਮ ਦੇ ਘੁਸਸੁ ਘੁਸਮੁਸੇ ਵਿੱਚ ਪਿੰਡ ਲੈ ਆਏ ਸਨ ਵੱਡੀ ਕੁੜੀ ਬੰਸੋ ਜੋ ਪਿਉ ਦੀ ਬੀਮਾਰੀ ਸੁਣ ਕੇ ਸ਼ਹਿਰੋਂ ਆ ਗਈ ਹੋਈ ਸੀ ਪਿਤਾ ਦੀ ਲਾਸ਼ ਆਈ ਸੁਣ ਕੇ ਚੀਕਾਂ ਮਾਰਦੀ ਹੋਈ ਚੀਕਾਂ ਮਾਰਦੀ ਹੋਈ ਡਿੱਗ ਪਈ, ਸਾਰਾ ਪਰਿਵਾਰ ਧਾਹਾਂ ਮਾਰ ਰਿਹਾ ਸੀ ਲੋਕ ਜੁੜ ਗਏ ਸਨ, ਤੇ ਉਹ ਸਾਰੀ ਰਾਤ ਉਹਨਾਂ ਦੀ ਰੋਂਦਿਆਂ ਗੁਜ਼ਰੀ ਸੀ। ਸਵੇਰ ਨੂੰ ਦੂਜੀ ਕੁੜੀ ਵੀ ਸਹੁਰਿਆਂ ਤੋਂ ਆ ਗਈ ਸੀ ਤੇ ਹੋਰ ਰਿਸ਼ਤੇਦਾਰ ਦੇ ਆਉਣ ਤੇ ਕਰਤਾਰ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਸੀ, ਅਮਰੀਕ ਸਿਆਂ ਫ਼ਿਕਰ ਨਾ ਕਰ, ਜੋ ਆਇਆ ਸੋ ਚਲਿਆ ਮਹਾਰਾਜ ਚ ਲਿਖਿਆ, ਜੱਗ ਚੱਲਣੀ ਸਰਾਂ ਹੈ, ਉਹਨੂੰ ਲੈ ਬੈਠੇ ਉਹਦੇ ਵੈਲ, ਨਹੀਂ ਤਾਂ ਸਾਡੇ ਤਾਂ ਉਹ ਹੱਥਾਂ ਚ ਜੰਮਿਆ ਸੀ, ਮਰਿਆ ਨਾਲ ਮਰਿਆਂ ਨਹੀਂ ਜਾਂਦਾ ਹੀਰਿਆ ਹੁਣ ਤਾਂ ਸ਼ੇਰਾ ਟੱਬਰ ਦਾ ਭਾਰ ਸਿਰ ਹੈ ਮਰ ਮਰਦ ਬਣ ਤੇ ਜ਼ਿੰਮੇਵਾਰੀ ਸੰਭਾਲ ਲਈ, ਇਸ ਜ਼ਿੰਮੇਵਾਰੀ ਤੇ ਫਰਜ਼ ਦੇ ਅਹਿਸਾਸ ਨੇ ਉਸ ਨੂੰ ਇੱਕ ਤਰ੍ਹਾਂ ਵਲ ਪਾ ਲਿਆ ਸੀ ਨਾਗ ਵਾਂਗੂੰ, ਇਸ ਨਾਗ ਦਾ ਪਹਿਲਾ ਡੰਗ ਉਸ ਨੂੰ ਉਦੋਂ ਵੱਜਾ ਸੀ, ਜਦੋਂ society ਦਾ ਇਨਸਪੈੱਕਟਰ ਕਰਤਾਰ ਸਿੰਘ ਦੀ ਮੌਤ ਤੇ ਅੱਠਵੇਂ ਦਿਨ ਪਿੱਛੋਂ ਆਪਣੇ ਅਮਲਾ ਸਮੇਤ ਜੀਪ ਤੇ ਆਇਆ ਸੀ ਅਤੇ ਉਸ ਦੇ ਪਿਉ ਦੀ ਮੌਤ ਦਾ ਅਫ਼ਸੋਸ ਕਰਨ ਤੋਂ ਪਿੱਛੋਂ ਰਜਿਸਟਰ ਫਰੋਲ ਕੇ ਸਾਢੇ ਸੋਲਾਂ ਸੌ ਰੁਪਏ ਖ਼ਾਦ ਦੇ ਕਰਜ਼ੇ ਵਜੋਂ ਉਹਦੇ ਪਿਉ ਦੇ ਨਾਂ ਤੇ ਦੱਸਿਆ ਰਿਹਾ ਸੀ। ਇਹ ਪੈਸੇ ਉਹਨਾਂ ਦੇ ਮਰਨ ਤੋਂ ਪਿੱਛੋਂ ਕਾਨੂੰਨ ਅਨੁਸਾਰ ਤੁਹਾਨੂੰ ਯੱਕ ਮੁਸ਼ਤ ਜਮ੍ਹਾਂ ਕਰਾਉਣੇ ਪੈਣਗੇ। ਤੇ ਅਮਰੀਕ ਨੂੰ ਅੱਗੋਂ ਕੁਛ ਅਹੁੜ ਨਹੀਂ ਸੀ ਆਉਂਦਾ, ਕੁਝ ਮੁਹਲਤ ਜਾਂ ਹਿਆਲਤ ਮੰਗਣ ਤੇ ਇੰਸਪੈਕਟਰ ਨੇ ਉਹਨਾਂ ਨੂੰ ਦੋ ਕੁ ਹਫ਼ਤੇ ਦਾ time ਦੇ ਦਿੱਤਾ ਸੀ ਪਹਿਲੀ ਕਿਸ਼ਤ ਲਈ ਉਹਨੇ ਪੰਦਰਾਂ ਦਿਨਾਂ ਦੀ ਮੁਹਲਤ ਦਿੱਤੀ ਸੀ, ਇਹ ਰਿਆਇਤ ਵੀ ਉਹ ਮੁਲਾਜ਼ਮ ਭਰਾ ਹੋਣ ਦੇ ਨਾਤੇ ਕਰ ਰਿਹਾ ਸੀ ਛੋਟਾ ਮਹਿੰਦਰ ਕੋਈ ਬਹੁਤ ਸਾਊ ਨਹੀਂ ਸੀ ਨਿਕਲਦਾ, ਉਸ ਦਾ ਵਾਰੀ ਵੱਲ ਕੋਈ ਬਹੁਤਾ ਧਿਆਨ ਨਹੀਂ ਸੀ। ਡੰਗਰ ਧੁੱਪੇ ਸੜਦੇ ਰਹਿੰਦੇ ਸਨ ਤੇ ਉਹ ਹਜਾਰੀ ਟੁੰਡੇ ਦੇ ਕੋਠੇ ਤੇ ਉੱਡਦੇ ਕਬੂਤਰਾਂ ਨੂੰ ਅਸਮਾਨ ਦੇ ਨਜ਼ਾਰੇ ਅਸਮਾਨ ਦੇ ਨਜ਼ਾਰੇ ਦੇਖ ਰਿਹਾ ਸੀ ਤੇ ਇੱਕਦਮ ਉਹਨਾਂ ਨੂੰ ਆਵਾਜ਼ ਆਈ ਕਿ ਥੱਲੇ ਆ ਜਾ, ਤੇ ਉਸ ਹੋਣ ਭਰਿਆ, ਚੰਗਾ ਸੀ ਜਾਂ ਮਾੜਾ ਭਾਵੇਂ ਸ਼ਰਾਬ ਪੀਂਦਾ ਸੀ, ਭਾਵੇਂ ਅਫ਼ੀਮ ਖਾਂਦਾ ਸੀ ਅਮਰੀਕ ਨੂੰ ਤਾਂ ਪਿਉ ਦੇ ਜਿਊਂਦੇ ਪਰਿਵਾਰ ਦਾ ਕੋਈ ਫ਼ਿਕਰ ਨਹੀਂ ਸੀ, ਉਹ ਤਾਂ ਮਹੀਨੇ ਪਿੱਛੋਂ ਅੱਧੀ ਤਨਖ਼ਾਹ ਆਪਣੇ ਵਰਤਣ ਲਈ ਰੱਖ ਕੇ ਅੱਧੀ ਤਨਖ਼ਾਹ ਆਪਣੀ ਮਾਂ ਦੇ ਹੱਥ ਤੇ ਲਿਆ ਰੱਖਦਾ ਸੀ। ਤਨਖ਼ਾਹ ਨਾਲ ਤਾਂ ਮਾੜੀ ਚੰਗੀ ਵਾਹੀ ਨਾਲ ਉਹ ਘਰ ਦਾ ਸਾਰਾ ਖ਼ਰਚ ਤੋਰੀ ਫਿਰਦਾ ਸੀ, ਅਮਰੀਕ ਨੇ ਕਦੀ ਡੂੰਘਾਈ ਵਿੱਚ ਜਾਣ ਦੀ ਕੋਸ਼ਸ਼ ਹੀ

ਖਾਣ ਨਾਲ ਇੱਕ ਤਰ੍ਹਾਂ ਦੀ ਚਿੜ੍ਹ ਜਿਹੀ ਸੀ ਜੋ ਮਰਜ਼ੀ ਕਰੋ ਮੇਰੀ ਵੱਲੋਂ ਉਹਦਾ ਕੁਝ ਇੰਜ ਦਾ ਰਵੱਈਆ ਸੀ, ਉਹ ਅੰਦਰੋਂ-ਅੰਦਰੋਂ ਪਿਉ ਤੋਂ ਦੂਰ ਨਾ ਹੁੰਦਾ, ਖ਼ਬਰਾ ਉਹਨੂੰ ਪਿਆਰ ਕਰਦਾ, ਸਮਝਾਉਂਦਾ ਅਤੇ ਉਹ ਇਸ ਹੱਦ ਤੱਕ ਆ ਵਧਦਾ, ਜਿਸ ਹੱਦ ਨੂੰ ਲੰਘ ਕੇ ਉਹ ਸ਼ਰਾਬ ਵਿੱਚ ਰੁੜ੍ਹ ਗਿਆ ਸੀ, ਉਹਨੂੰ ਆਪਣਾ ਆਪ ਵੀ ਆਪਣੇ ਪਿਉ ਦੀ ਮੌਤ ਦਾ ਇੱਕ ਕਾਰਨ ਲੱਗਾ। ਉਹਦੀਆਂ ਅੱਖਾਂ ਵਿੱਚ ਪਾਣੀ ਤੁਰ ਰਿਹਾ, ਉਸ ਨੇ ਅੱਖਾਂ ਘੁੱਟ ਕੇ ਮੀਚੀਆਂ, ਫਿਰ ਖੋਲ੍ਹੀਆਂ, ਅੱਖਾਂ ਪਾਣੀ ਕਰਕੇ ਅਸਮਾਨ ਦੇ ਤਾਰੇ ਉਸਨੂੰ ਧੁੰਦਲੇ ਦਿੱਖਣ ਲੱਗ ਗਏ ਸੀ, ਸਤਿ ਸ੍ਰੀ ਅਕਾਲ।

ਹਾ ਕੀ ਹਾਲ ਆ ਹਾ ਠੀਕ ਹੈ ਹਾਲ ਵਧੀਆ ਵਾਂ ਵਧੀਆ ਚਾਹੀਦਾ ਹੋਰ ਕੀ ਕਰਣ ਡਈ ਊ ਕੁਛ ਨੀ ਤੂੰ ਸੁਣਾ ਹਾਲ ਅੱਛਾ ਹਮ ਕੀ ਕਰਦੀ ਕੀ ਕਰਦੀ ਕਰਨਾ ਕੀ ਆ ਚੱਲੀ ਆ ਓਥੇ, ਸੇਧੇ ਘਰ

ਆਹੋ ਘਰ ਹੈ ਨੀ ਐ ਕੋਈ ਵੀ ਅੱਜ ਅੱਛਾ ਅੱਛਾ ਆਹੋ ਨਿਆਣੇ ਸਕੂਲ ਸਕਲ ਗਏ ਆ ਤੇ ਮੈਂ ਵੀ ਕਿਹਾ ਵੀ ਮੈਂ ਵੀ ਕੀ ਘਰ ਕਰਨਾ ਆ ਚੱਲ, ਤੇਰਾ phone ਆ ਗਿਆ ਤੇ ਹੁਣ ਮੈਂ phone ਕਰਕੇ ਨਾ ਤੇਰੇ ਗੱਲ, ਤੇ ਹੁਣ ਮੈਂ ਕਿਸੇ ਦੇ ਘਰ ਜਾਊਗੀ ਅੱਛਾ ਅੱਛਾ ਚਲ ਠੀਕ ਐ ਕੋਈ ਨੀ ਹੋ ਆਵੀ ਆਹੋ ਮੈ ਉਹ ਨਿੱਕੀ ਜਹੀ ਕੁੜੀ ਹੈ ਉਹਦੇ ਲਾਗੇ, ਉਹਨਾਂ ਦੀ ਭਾਬੀ ਦੀ ਕੁੜੀ ਹੀ ਹੈ ਈ ਓ ਤੇ ਮੈਂ ਕਿਹਾ ਵੀ ਚੱਲ ਆਜਾਂ, ਕਹਿੰਦੀ ਮੈਨੀ ਆਉਣਾ ਮੈਂ ਕੰਮ ਡਈ ਆ ਕਰਨ

ਹਾ

ਆਹੋ ਇੱਕ ਰੋਟੀ ਬਣਾਲੋ ਤੇ ਫਿਰ ਵੇਲੇ ਈ ਵੇਲ਼ੇ ਆ ਅਸੀ ਆ, ਹਾਂ ਦੁਪੈਰਾ ਨੂੰ ਵੀ ਖਾ ਲੈਨੀ ਆ ਤੇ ਫਿਰ ਵੇਹਲੇ ਤੇ ਕਿੱਥੇ ਜਾਈਏ ਦਿਲ ਨੀ ਲਗਦਾ ਵੈਸੇ ਵੀ

ਆਹੋ ਆਹ

ਮੈ ਚੱਲ ਜਾਂਦੀ ਹਮ ਹਾ ਠੀਕ ਹੈ ਹ ਹਮ ਹੋਰ ਮੈ ਚਲੀ ਜਾਂਦੀ ਫਿਰ

ਹਮ ਹੋਰ ਸੁਣਾ ਫਿਰ ਬਸ ਠੀਕ ਆ ਵਧੀਆ ਵਧੀਆ ਚਾਹੀਦਾ

ਕੁਛ ਨਹੀ ਕਰਨਾ ਕੀ ਐ ਬਸ ਅੱਛਾ ਹੋਰ ਹੋਰ ਫਿਰ ਹੋਰ ਠੀਕ ਆ ਵਧੀਆ ਵਾਂ ਡਈ ਆ ਬੈਠੀ, ਮੈਂ ਵੀ ਤੇ ਆਖਣ ਡਈ ਸੀ ਵੀ ਚੱਲ, ਕੱਲਿਆਂ ਬੰਦਿਆ ਦਾ ਵੀ ਕੀ ਅੜੀਏ ਦਿਲ ਨੀ ਨਾ ਲੱਗਦਾ ਅਵੇ ਪਰੇਸ਼ਾਨ ਈ ਕੱਲਾ ਬੰਦਾ ਹੋ ਜਾਂਦਾ ਆਹ ਆਹੋ ਕੀ ਕਰਨਾ ਫਿਰ ਆਹੋ ਤੇ ਮੈਂ ਡਈ ਸੀ ਕਹਿਣ ਮੈਂ ਕਿਹਾ ਚੱਲ ਆਹੋ ਮੈਂ ਕਿਹਾ ਚੱਲ ਭੈਣ ਨੂੰ phone ਲਾਕੇ ਤੇ ਪੁੱਛਦੇ ਆ ਹਾਲ ਚਾਲ, ਗੱਲ ਬਾਤ ਕੋਈ ਪੁੱਛਦੇ ਆ ਨਵੀਂ ਤਾਜ਼ੀ ਪਿੰਡ ਦੀ ਕਾ

ਠੀਕ, ਆਹੋ ਠੀਕ ਆ ਹਲੇ ਤਾਂ ਪਰਸੋਂ ਲੜਾਈ ਹੋਣ ਡਈ ਐ ਸਾਡੇ ਪਿੰਡ ਕੂੜੇ ਉਹ ਕਿੱਦਾ ਆਹ ਜੋ ਲਾਗੇ ਗਵਾਂਢੀ ਨੀ ਸਾਡੇ ਹਮ ਆਹ ਜਿਹੜੇ ਜਸਵਿੰਦਰ ਹੁਣੀ ਹੱਦ ਘਰਵਾਲਾ ਸ਼ਰਾਬ ਪੀਕੇ ਤੇ ਆਏ ਹਾਏ ਰੋਜ਼ ਲੜਦਾ ਈ ਹਾਏ ਹਾਏ ਤੇ ਗਵਾਂਡੀ ਵੀ ਫਿਰ ਲੜਨ ਤੇ ਫਿਰ ਬੰਦਾ ਹੋਰ ਤਰਾਂ ਹੁੰਦਾ ਰਹਿੰਦਾ ਹੈਨਾ ਆਹੋ ਹਮ ਤੇ ਉਹ ਡਈ ਸੀ ਉ ਰੋਣ ਡਈ ਸੀ ਸਗੋਂ ਮੈਂ ਕਿਹਾ ਆਹ ਚੱਲ ਹੁਣ ਰੋਣ ਦਾ ਕੀ ਫ਼ੈਦਾ ਹਾ ਅੱਛਾ, ਏਹ ਫਿਰ ਭੈਣਾਂ ਤਾਂ ਈ ਪੀਂਦਾ ਪਾਂਦਾ ਵਾਂ ਨਾ ਓਹਨੇ ਵਿਚਾਰੀ ਨੇ ਫਿਰ ਰੋਣਾ ਈ ਆ ਹਮ ਮੈ ਤੇ ਓਹਨੂੰ ਕਿਹਾ ਜਦੋਂ ਮਾਂ ਪਿਉ ਨੇ ਹੁਣ ਤੋਰਤਾ, ਏਹਨੂੰ ਨੀ ਪਤਾ, ਮਾਂ ਪਿਓ ਨੂੰ ਨੀ ਪਤਾ ਲੱਗਾ ਵੀ ਚੰਗੇ ਘਰ ਤੋਰੀਏ ਹਾ ਨਹੀਂ ਅੜੀਏ ਮਾਂ ਪਿਉ ਵਿਚਾਰਾ ਚੰਗਾ ਈ ਵੇਖ ਕੇ ਘੱਲਦਾ ਵਾਂ ਹੁਣ ਮਾਂ ਪਿਉ ਦਾ ਕੀ ਕਸੂਰ ਵਾਂ ਚਲ ਫਿਰ ਵੀ ਇੱਕ ਵਾਰ ਜਾਂਚ ਕਰਦੇ ਕਿਤੇ ਘਰ ਜਾਕੇ ਕਿਤੇ ਮੁੰਡਾ ਖਾਂਦਾ ਪੀਂਦਾ ਤਾਂ ਨੀ ਹਾ ਏਹ ਤੇ ਗੱਲ ਸਹੀ ਆ, ਮੰਨਣ ਵਾਲੇ ਐ ਆਹ

ਹਮ, ਮੈ ਕਿਹਾ ਚਲ ਵੇਖਣਾ ਚਾਹੀਦਾ ਵਾਂ ਆਹੋ ਵੇਖਣ ਤੇ ਚਾਹੀਦਾ ਚਲੋ ਸ਼ਗਲ ਘਰਦੇ, ਏਦਾਂ ਈ ਪਹਿਲਾਂ ਅਨੇਵਾਹ ਤੋਰ ਦਿੰਦੇ ਆਹੋ ਏਹ ਤੇ ਗੱਲ ਸਹੀ ਐ ਚੱਲ ਕੋਈ ਨੀ

ਸਹੀ ਬੜਾ ਵਾਵਾਂ ਫਿਰ ਹੈਂ ਆਹੋ ਲੜਨ ਡਏ ਸੀ ਵਿਚਾਰੀ ਰੋਣ ਡਈ ਸੀ ਤੇ ਮੈਨੂੰ ਬੜਾ ਤਰਸ ਜਿਹਾ ਆਇਆ ਸਗੋਂ ਕੀ ਵੇਖ ਹਾਂ ਆਹ ਕਿਦਾ ਏਹਨਾ ਨੇ ਪਾਇਆ ਠੀਕ ਆ ਠੀਕ ਹਮਮ ਹੋਰ ਸੁਨਾ ਕੀ ਕਰਨ ਡਈ ਐ ਆਹੋ ਹੋਰ ਕੀ ਸੁਣਾਵਾ ਤੇਨੂੰ ਬਸ ਅਏਦਾ ਹੀ ਅੜੀਏ ਵੇਹਲੀ ਬੈਠੀ ਈ ਓ ਅੱਛਾ ਆਹ ਅਸੀਂ ਵੇਹਲੇ ਈ ਬੇਹਣਾ ਵਾਂ ਕੀ ਕਰਨਾ ਕੰਮ ਤਾਂ ਸਾਰਾ ਹੋਗਿਆ ਵਾਂ

ਆਹੋ ਘਰ ਦਾ ਹੋਜੇ ਏਨਾਂ ਈ ਬੜਾ ਆ ਆਹੋ ਤੇ ਮੇਰੇ ਕੋਲੋਂ ਤਾਂ ਬਾਹਰ ਦਾ ਹੁੰਦਾ ਈ ਨੀ ਆ ਮੈਨੂੰ ਤੇ ਸਗੋਂ ਕਹਿ ਦਿੰਦੀ ਮੇਰੀ ਦਰਾਣੀ, ਵੀ ਚੱਲ ਆ ਚੱਲੀਏ ਨੀ ਓਥੇ ਬਾਲਣ ਨੂੰ ਚੱਲੀਏ ਓਥੇ ਓਹ ਕਰਨ ਚੱਲੀਏ ਕਿਤੇ ਬਾਥੁ ਬੂਥ ਦੇਖ ਲਿਆਈਏ, ਕਿਤੇ ਸਾਗ ਬਨਾਲਾਂਗੇ ਤੇ ਮੈਂ ਕਹਿ ਦਿੰਦੀ ਵੀ ਮੇਰੇ ਕੋਲੋਂ ਨੀ ਜਾਇਆ ਜਾਂਦਾ ਭੈਣ ਮੇਰੇ ਕੋਲੋਂ ਤੇ ਤੁਰਿਆ ਨੀ ਜਾਂਦਾ ਦਵਾਈ ਖਾ ਖਾ ਕੇ ਆਹੋ, ਕਿਤੇ ਗੋਡਿਆਂ ਚ ਬੜੀਂਆ ਪੀੜਾਂ ਹੁੰਦੀਆਂ ਐ ਆਹ ਮੇਰੇ ਤੇ ਬਹੁਤ ਜਿਆਦਾ ਹੁੰਦੀਐ, ਤੇ ਮੈਂ ਤੇ ਕਿਤੇ ਭੈਣਾਂ ਜਾਂਦੀ ਆਉਂਦੀ ਨੀ ਕਿਤੇ ਕਿਤੇ ਜਾਦਾ ਜਾਂ ਆ ਮੈਂ ਸਕਦੀ ਨੀਗੀ ਆਹ ਆਹੋ ਅੱਜ ਕੱਲ ਨੁਸਕ ਜਿਹਾ ਏਥੋਂ ਈ ਪੈਣ ਡਿਆ ਗੋਡਿਆਂ ਤੋਂ ਈ, ਸਾਰਿਆ ਨੂੰ ਆਹ ਹਾਂ ਤੇ ਫੇਰ ਤਾਂ ਕਰਕੇ ਈ ਤੇ ਮੈਂ ਕਿਹਾ ਧੱਕਾ ਮਾਰ ਪਰੇ ਮੈਂ ਕਿਹਾ ਮੇਰੇ ਕੋਲੋਂ ਕਿੱਥੇ ਜਾਇਆ ਜਾਂਦਾ ਆਹ ਤੇ ਮੈਂ ਕਿਹਾ ਮੇਰੇ ਕੋਲੋਂ ਜਾਇਆ ਨੀ ਜਾਂਦਾ

ਆਹੋ

ਆਹੋ ਤੇ ਮੇਰੇ ਕੋਲੋਂ ਤੇ ਜਾਇਆ ਨੀ ਜਾਂਦਾ ਤੇ ਮੈਂ ਤੇ ਕਿਤੇ, ਗੋਡੇ ਕਿਤੇ ਭੈਣਾਂ ਪਟਾਕੇ ਮਾਰਦੇ ਕਿਤੇ ਜਦੋਂ ਮੈਂ ਤੁਰਦੀ ਐ ਨਾ ਤੇ ਕਿਤੇ ਜਿਦਾ ਡੰਡੇ ਨੀ ਟੁੱਟਦੇ ਏਦਾਂ ਟੁੱਟਦੇ ਆ ਆਹੋ ਅੱਛਾ ਆਹੋ ਤੇ ਕਿਤੇ ਬੁੜਾ ਮਾੜਾ ਹਾਲ ਹੁੰਦਾ ਵਾਂ ਕਿ ਕਿਤੇ ਮਾੜਾ ਆਹ ਹਾਲ ਮਨਦੀ ਐ ਅੱਛਾ ਦਵਾਈ ਦਾਰੂ ਖਾਈ ਜਾਓ ਤੇ ਠੀਕ ਤੇ ਨਾਲ਼ ਛੱਡਦੋ ਤੇ ਫੇਰ ਓਹਈ ਹਾਲ ਦਵਾਈਆਂ ਅੜੀਏ ਕਿਨੀਆਂ ਕੁ ਬੰਦਾ ਖਾਈ ਜਾਵੇ ਅੜੀਏ ਢਿੱਡ ਭਰਨ ਵਾਲੀ ਗੱਲ ਈ ਓ ਦਵਾਈਆਂ ਖਾ ਖਾ ਕੇ ਤੇ ਖਾ ਖਾ ਕੇ ਮਤ ਵਜਗੀ ਦਵਾਈਆਂ ਖਾ ਖਾ ਕੇ ਮੇਰੀ ਤੇ ਮੇਰਾਂ ਤੇ ਨਹੀਂਓ ਦਿਲ ਕਰਦਾ ਹੁਣ ਆਹੋ ਪਹਿਲਾਂ ਦੇ ਜਮਾਨੇ ਸਹੀ ਸੀ ਆਹੋ ਤੇ ਅੱਜ ਕੱਲ, ਮੇਰਾ ਨਹੀਂਓ ਦਿਲ ਕਰਦਾ ਦਵਾਈ ਖਾਣ ਨੂੰ, ਮੈਂ ਤੇ ਅੱਕ ਗੀ ਆ ਦਵਾਈਆਂ ਖਾ ਖਾ ਕੇ ਤੇ ਮੈਂ ਤੇ ਸਗੋਂ ਪਹਿਲਾਂ ਈ ਨਿਮ ਹੈ, ਨਿਮ ਨਾਲ਼ ਹੋ ਜਾਂਦਾ ਸਹੀ ਹਾਂ ਤੇ ਮੈਨੂੰ ਕਹਿੰਦੇ ਨਿਮ ਖਾਇਆ ਕਰ ਤੇ ਮੈਂ ਕਿਹਾ ਨਿਮ ਅੜੀਏ ਕੋੜੀ ਏਨੀ ਮੇਰੇ ਕੋਲੋਂ ਖਾਧੀ ਨੀ ਜਾਂਦੀ ਤੇ, ਓਹ ਫਿਰ ਡਾਕਟਰ ਕਹਿੰਦਾ ਉਹ ਨਾ ਖਾਇਓ ਓਹ ਖੁਸਕ ਹੁੰਦੀ ਐ ਤੇ ਅੰਦਰ ਖੁਸਕੀ ਨਾ ਪੈਜੇ ਤੁਹਾਡੇ ਤੇ ਮੈਂ ਕਿਹਾ ਚੱਲ ਪਰੇ ਮੈਂ ਜਰੂਰ ਖਾਣੀ ਐ ਆਹੋ ਜਰੂਰ ਖਾਣੀ ਫਿਰ ਆਹ ਆਹੋ ਮੈਂ ਕਿਹਾ ਮੈਂ ਕਾਹਦੇ ਲਈ ਖਾਵਾ ਫਿਰ ਆਹੋ ਨਾਲੇ ਖੁਸਕ ਉੱਤੋਂ ਸਰੀਰ ਐ ਤੇਰਾ ਤੇ ਉੱਤੋਂ ਖੁਸਕ ਹੋਰ ਖਾਲੇ

ਆਹੋ, ਫੇਰ ਤਾਂ ਕਰਕੇ ਤੇ ਮੈਂ ਆਖਣ ਡਈ ਵੀ, ਰਹਿਣਦੇ ਪਰੇ ਨਹੀਂ ਮੈਂ ਕਿਹਾ ਤੇ ਨਹੀਂ ਸਹੀ ਹੁਣ ਕੀ ਕਰਾ ਫੇਰ ਅੜੀਏ, ਬੜੀ ਈ ਪਰੇਸ਼ਾਨੀ ਬੜੀ ਪਰੇਸ਼ਾਨ ਆ

ਆਹੋ ਮੈਂ ਕਿਹਾ ਘਰ ਘਰ ਏਹੀ ਹਾਲ ਆ

ਇੱਕ ਵਾਰੀ ਫੇਰ ਵੀਹਾ ਮਿੰਟਾਂ ਬਾਦ ਖਾਣੀ ਹਮ ਤੇ ਫੇਰ ਆਹੋ ਤੇ ਫੇਰ ਅੱਧੇ ਘੰਟੇ ਬਾਦ ਫੇਰ ਖਾਣੀ ਤੇ ਫੇਰ ਦੁਪੈਰਾ ਨੂੰ ਖਾਣੀ

ਆਹੋ ਦਵਾਈ ਈ ਖਾਏ ਜਾਏ ਬੰਦਾ ਬਸ ਰੋਟੀ ਪਾਣੀ ਭੁੱਲਜੇ ਆਹੋ ਤੇ ਮੈ ਕਿਹਾ ਵੀ, ਆਹ ਤੇ ਬੜਾ ਫਾਹਾ ਈ ਐ ਮੇਰੀ ਜ਼ਿੰਦਗੀ ਚ ਤੇ ਮੈਂ ਆਖਣ ਡਈ ਸੀ ਵੀ ਦਵਾਈ ਛੁੱਟ ਜੇ ਰੱਬਾ ਮੇਰੀ, ਮੈਂ ਤੇ ਬੜੀ ਦੁਖੀ ਦਵਾਈਆਂ ਤੋਂ ਆਹੋ ਦਵਾਈਆਂ ਨਾਲ਼ ਢਿੱਡ ਭਰਲੋ ਆਹੋ ਓਹਈ ਗੱਲ ਐ

ਆਹੋ ਠੀਕ ਆ ਵਧੀਆ